ਤੇ ਦੋ ਛੋਟੀਆਂ ਚਿਮਨੀਆਂ ਲੱਗੀਆਂ ਹੋਈਆਂ ਤੇ ਇੱਕ ਸਭ ਤੋਂ ਵੱਡੀ ਚਿਮਨੀ ਨਜਰ ਆ ਰਹੀ ਆ।

ਸਾਹਮਣੇ ਜਿਹੜਾ ਹੈ ਇੱਕ ਪਰਫੈਕਟ ਬੱਸ ਨਜ਼ਰ ਆ ਰਹੀ ਆ।

ਸਾਹਮਣੇ ਜਿਹੜਾ ਏ ਆ ਇੱਕ ਬਹੁਤ ਵੱਡਾ ਦੁਕਾਨ ਨਜ਼ਰ ਆ ਰਹੀ ਆ ਜਿਹਦੇ ਵਿੱਚ ਕਾਫੀ ਸਾਰੇ ਸ਼ੂਜ ਪਏ ਹੋਏ ਆ।

ਉੱਤੇ ਜਿਹੜੀ ਛੱਤ ਤੇ ਸੀਲਿੰਗ ਹੋਈ ਆ ਇਕ ਪੱਖਾ ਵੀ ਲੱਗਾ ਹੋਇਆ ਬਲੈਕ ਕਲਰ ਦਾ।

ਜੇਹਦੇ ਅੱਗੇ ਇੱਕ ਫੁਹਾਰਾ ਲੱਗਾ ਹੋਇਆ ਯਾ ਓਹਦੇ ਵਿੱਚ ਫੁਫ਼ਾਰੇ ਚੱਲ ਰਹੇ ਆ।

ਸਾਹਮਣੇ ਜੇਹੜੇ ਆ ਓਹ ਪਲਾਸਟਿਕ ਦੀ ਸ਼ੌਪ ਨਜ਼ਰ ਆ ਰਹੀ ਆ ਬਾਲਟੀਆਂ ਦੀ ਕੱਪ ਭਾਂਡਿਆਂ ਦੀ ਸ਼ੌਪ ਪਲਾਸਟਿਕ ਦੇ ਵੀ ਆ ਨਜ਼ਰ ਆ ਰਹੀ ਆ।

ਸਾਹਮਣੇ ਜਿਹੜਾ ਇਕ ਕਾਫੀ ਸਾਰਾ ਵੱਡਾ ਡੀ_ਜੇ ਸਿਸਟਮ ਨਜ਼ਰ ਆ ਰਿਹਾ ਆ।

ਤੇ ਇੱਕ ਚਾਨਣੀਆਂ ਵੀ ਲੱਗਿਆਂ ਹੋਈਆਂ ਏ ਆ ਥੱਲੇ ਫੁੱਲ ਘੇਰੇ ਬਣਾ ਕੇ ਤੇ ਜਿਹੜਾ ਉਹ ਡੀ_ਜੇ ਸਕ੍ਰੀਨ ਨਜ਼ਰ ਆ ਰਹੀ ਆ--

ਸਾਹਮਣੇ ਜਿਹੜੇ ਆ ਉਹ ਦੋ ਪੂਲ ਨਜ਼ਰ ਆ ਰਹੇ ਆ ਸਵੀਮਿੰਗ ਪੂਲ --

ਇੱਕ ਗੱਡੀ ਵੀ ਨਜਰ ਆ ਰਹੀ ਆ ਜਿਹੜੀ ਅੱਧੀ ਡੁੱਬੀ ਹੋਈ ਆ।

ਸਾਹਮਣੇ ਜਿਹੜੇ ਏ ਕਰਿਆਨਾ ਸ਼ੋਪ ਨਜ਼ਰ ਆ ਰਹੀ ਆ ਜਿਹਦੇ ਤੇ ਕਾਫੀ ਸਾਰੀਆਂ ਜਿਹੜੀਆਂ ਸਟੇਅਰ ਉੱਤੇ ਨੂੰ ਜਾ ਰਹੀਆਂ ਆ।

ਤੇ ਥੱਲੇ ਜੇਹੜੇ ਆ ਓਹ ਗੋਲਡਨ ਕਲਰ ਦੇ ਜੇਹੜੇ ਆ ਕੁਝ ਬਣਿਆ ਪਿਆ ਹੋਇਆ ਯਾ।

ਸਾਹਮਣੇ ਜੇਹੜਾ ਆ ਕਿਸੇ ਚੀਜ ਦੀ ਮੂਰਤੀ ਨਜ਼ਰ ਆ ਰਹੀ ਆ ਓੱਤੇ ਘੋੜੇ ਤੇ ਤੇ ਸਾਈਡ ਤੇ ਓਹ ਬੰਦੇ ਦੀ ਤਲਵਾਰ ਵੀ ਨਜ਼ਰ ਆ ਰਹੀ ਆ।

ਤੇ ਥੱਲੇ ਜਿਹੜੀ ਆ ਓਹ ਵੀ ਕੋਈ ਚੀਜ ਪਈ ਨਜ਼ਰ ਆ ਰਹੀ ਆ ਸਾਈਡ ਤੇ।

ਤੇ ਇੱਕ ਹੋਰ ਚੀਜ਼ ਨਜ਼ਰ ਪਈ ਆ ਰਹੀ ਆ ਤੇ ਇੱਕ ਵੀ ਐਂਡ ਜੀ ਦੇ ਕੁਝ ਡੱਬਿਆਂ ਵਿੱਚ ਪਿਆ ਹੋਇਆ ਏ ਆ।